ਇਹ ਬੈਟਰੀ ਰਿਕਸ਼ਾ ਏਅਰਪੋਰਟਸ ਤੇ ਚਲਦੇ ਹਨ।

ਜੋ ਕੀ ਰੋਡ ਉਪਰ ਸਪਰੇ ਕਰ ਰਿਹਾ ਹੈ।

ਇਹ ਰੋਡ ਉੱਪਰ ਆਪਣਾ ਤਿਉਹਾਰ ਮਨਾ ਰਹੇ ਹਨ ਇਹ ਬਹੁਤ ਸੋਹਣੇ ਲੱਗ ਰਹੇ ਹਨ।

ਇਸ ਅਲਮੀਰਾ ਉੱਪਰ ਬਹੁਤ ਸਾਰੀਆਂ ਬੱਚਿਆਂ ਦੀਆਂ ਚੇਅਰਸ ਪਈਆਂ ਹੋਈਆਂ ਹਨ।

ਇਸਦਾ ਫਲੋਰ ਦੇਖਣ ਵਿਚ ਬਹੁਤ ਹੀ ਸੋਹਣਾ ਲੱਗ ਰਿਹਾ ਹੈ।

ਏਸ ਪਿਕਚਰ ਵਿੱਚ ਸਾਨੂੰ ਇੱਕ ਰੋਡ ਦੇਖਣ ਨੂੰ ਮਿਲ ਰਿਹਾ ਹੈ।

ਇੱਸ ਦੇ ਅੰਦਰ ਤਿੰਨ ਚਾਰ ਆਦਮੀ ਵੀ ਦੇਖਣ ਨੂੰ ਮਿਲ ਰਹੇ ਹਨ।

ਏਸ ਪਿਕਚਰ ਵਿੱਚ ਸਾਨੂੰ ਇੱਕ ਰੋਡ ਦਿਖਾਈ ਦੇ ਰਿਹਾ ਹੈ।

ਇਹ ਆਦਮੀ ਬੈਂਕ ਦੇ ਬਾਹਰ ਖੜੇ ਹੋ ਕੇ ਵੇਟ ਕਰ ਰਹੇ ਹਨ।

ਇਸ ਪੀਚਰ ਵਿੱਚ ਸਾਨੂੰ ਇੱਕ ਸੈਂਟਰ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਅੰਦਰ ਦੋ ਕੁਰਸੀਆਂ ਵੀ ਲੱਗੀਆਂ ਹੋਈਆਂ ਹਨ।

ਇਸ ਪਿਚਰ ਵਿੱਚ ਸਾਨੂੰ ਇੱਕ ਆਦਮੀ ਦਿਖਾਈ ਦੇ ਰਿਹਾ ਹੈ।

ਘੱਰ ਦੇ ਬਾਹਰ ਪੀ_ਟੀ_ਸੀ ਦਾ ਨਿਊ ਪੀ_ਟੀ_ਸੀ ਨਿਊਜ਼ ਦਾ ਬੋਰਡ ਲਵੇ ਲੱਗਾ ਹੋਏ ਆ ਦਿਖਾਈ ਦੇ ਰਿਹਾ--